ਅੱਛਾ - ਅੱਛਾ, ਠੀਕ ਹੈ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ, ਮਤਲੱਬ ਹੁਣ ਮੈਂ ਆਪਣੀ assignment complete ਕਰ ਲੂੰਗੀ okthankyou ਇਤਿਹਾਸਕ ਸਥਾਨਾਂ ਦੀ ਯਾਤਰਾ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਤਾ ਹੈ। ਪਿਛਲੇ ਸਾਲ ਮੈਂ ਆਪਣੇ ਚਾਚਾ ਜੀ ਨਾਲ ਤਾਜ ਮਹਿਲ ਦੇਖਣ ਲਈ

ਆਗਰੇ ਲਈ ਚੱਲਣ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੀਆਂ ਪੁਸਤਕਾਂ ਅਤੇ ਕੁੱਝ ਕੱਪੜੇ ਇੱਕ ਸੂਟਕੇਸ ਵਿੱਚ ਪਾ ਲਏ।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 ਸਭ ਤੋਂ ਪਹਿਲਾਂ ਅਸੀਂ ਰਾਤ ਨੂੰ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ। ਰਾਤ ਪਈ ਤਾਂ ਅਸੀਂ ਤਾਜ ਮਹਿਲ ਦੇਖਣ ਲਈ ਚੱਲ ਪਏ। ਡੇਢ ਕੁ ਕਿਲੋਮੀਟਰ ਦਾ ਰਸਤਾ ਸੀ। ਮੈਨੂੰ ਸਾਹਮਣੇ ਤਾਜ ਮਹਿਲ ਦੀ ਸੁੰਦਰ ਇਮਾਰਤ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

ਤਾਜ ਮਹਿਲ ਤੱਕ ਫੁਆਂਰੇ ਲੱਗੇ ਹੋਏ ਹਨ ਅਤੇ ਉਹਨਾ ਦੇ ਦੋਹੇਂ ਪਾਸੇ ਸੰਗਮਰਮਰ ਦੇ ਰਸਤੇ ਬਣੇ ਹੋਏ ਸਨ। ਬਹੁਤ ਸਾਰੇ ਯਾਤਰੀ ਬੈਂਚਾਂ ਉੱਤੇ ਬੈਠ ਕੇ ਤਾਜ ਮਹਿਲ ਦੀ ਸੁੰਦਰਤਾ ਦਾ ਆਨੰਦ ਮਾਣ ਰਹੇ ਸਨ। ਮੇਰੇ ਚਾਚਾ ਜੀ ਨੇ ਮੈਨੂੰ ਮੁਮਤਾਜ਼ ਮਹਿਲ ਅਤੇ ਸ਼ਾਹਜਹਾਂ ਦੀ ਕਬਰਾਂ ਦਿਖਾਈਆਂ। ਮੈਂ ਦੇਖਿਆ ਕਿ ਮੁਮਤਾਜ ਮਹਿਲ ਦੀ ਕਬਰ ਰੋਜ਼ੇ ਦੇ ਅੰਦਰ ਇੱਕ ਵੱਡੀ ਅੱਠ ਕੋਰਨੇ ਕਮਰੇ ਵਿੱਚ ਹੈ। ਇਸਦੇ ਨਾਲ ਹੀ ਬਾਦਸ਼ਾਹ ਸ਼ਾਹਜਹਾਂ ਦੀ ਕਬਰ ਵੀ ਹੈ। ਇਸ ਤਰ੍ਹਾਂ ਮੈ ਆਪਣੇ ਚਾਚਾ ਜੀ ਨਾਲ ਸਾਰਾ ਤਾਜ ਮਹਿਲ ਘੁੰਮਿਆ, ਮੈਂ ਦੇਖਿਆ ਕਿ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

ਅਗਲੇ ਦਿਨ ਅਸੀਂ ਫਤਿਹਪੁਰ ਸ਼ਿਕਰੀ ਦੀਆਂ ਅਦਭੁੱਤ ਇਮਾਰਤਾਂ ਦੇਖੀਆਂ ਅਤੇ ਇੱਕ ਹਫਤੇ ਪਿੱਛੋਂ ਅਸੀਂ ਵਾਪਸ ਘਰ ਪਹੁੰਚੇ। ਇਤਿਹਾਸਕ ਸਥਾਨਾਂ ਦੀ ਯਾਤਰਾ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਤਾ ਹੈ। ਪਿਛ਼ਲੇ ਸਾਲ ਮੈਂ ਆਪਣੇ ਚਾਚਾ ਜੀ ਨਾਲ ਤਾਜ ਮਹਿਲ ਦੇਖਣ ਲਈ

ਆਗਰੇ ਲਈ ਚੱਲਣ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੀਆਂ ਪੁਸਤਕਾਂ ਅਤੇ ਕੁੱਝ ਕੱਪੜੇ ਇੱਕ ਸੂਟਕੇਸ ਵਿੱਚ ਪਾ ਲਏ।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 ਸਭ ਤੋਂ ਪਹਿਲਾਂ ਅਸੀਂ ਰਾਤ ਨੂੰ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ। ਰਾਤ ਪਈ ਤਾਂ ਅਸੀਂ ਤਾਜ ਮਹਿਲ ਦੇਖਣ ਲਈ ਚੱਲ ਪਏ। ਡੇਢ ਕੁ ਕਿਲੋਮੀਟਰ ਦਾ ਰਸਤਾ ਸੀ। ਮੈਨੂੰ ਸਾਹਮਣੇ ਤਾਜ ਮਹਿਲ ਦੀ ਸੁੰਦਰ ਇਮਾਰਤ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 ਤਾਜ ਮਹਿਲ ਤੱਕ ਫੁਆਂਰੇ ਲੱਗੇ ਹੋਏ ਹਨ ਅਤੇ ਉਹਨਾ ਦੇ ਦੋਹੇਂ ਪਾਸੇ ਸੰਗਮਰਮਰ ਦੇ ਰਸਤੇ ਬਣੇ ਹੋਏ ਸਨ। ਬਹੁਤ ਸਾਰੇ ਯਾਤਰੀ ਬੈਂਚਾਂ ਉੱਤੇ ਬੈਠ ਕੇ ਤਾਜ ਮਹਿਲ ਦੀ ਸੁੰਦਰਤਾ ਦਾ ਆਨੰਦ ਮਾਣ ਰਹੇ ਸਨ। ਮੇਰੇ ਚਾਚਾ ਜੀ ਨੇ ਮੈਨੂੰ ਮੁਮਤਾਜ਼ ਮਹਿਲ ਅਤੇ ਸ਼ਾਹਜਹਾਂ ਦੀ ਕਬਰਾਂ ਦਿਖਾਈਆਂ। ਮੈਂ ਦੇਖਿਆ ਕਿ ਮੁਮਤਾਜ ਮਹਿਲ ਦੀ ਕਬਰ ਰੋਜ਼ੇ ਦੇ ਅੰਦਰ ਇੱਕ ਵੱਡੀ ਅੱਠ ਕੋਰਨੇ ਕਮਰੇ ਵਿੱਚ ਹੈ। ਇਸਦੇ ਨਾਲ ਹੀ ਬਾਦਸ਼ਾਹ ਸ਼ਾਹਜਹਾਂ ਦੀ ਕਬਰ ਵੀ ਹੈ। ਇਸ ਤਰ੍ਹਾਂ ਮੈ ਆਪਣੇ ਚਾਚਾ ਜੀ ਨਾਲ ਸਾਰਾ ਤਾਜ ਮਹਿਲ ਘੁੰਮਿਆ, ਮੈਂ ਦੇਖਿਆ ਕਿ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 ਅਗਲੇ ਦਿਨ ਅਸੀਂ ਫਤਿਹਪੁਰ ਸ਼ਿਕਰੀ ਦੀਆਂ ਅਦਭੁੱਤ ਇਮਾਰਤਾਂ ਦੇਖੀਆਂ ਅਤੇ ਇੱਕ ਹਫਤੇ ਪਿੱਛੋਂ ਅਸੀਂ ਵਾਪਸ ਘਰ ਪਹੁੰਚੇ। ਇਤਿਹਾਸਕ ਸਥਾਨਾਂ ਦੀ ਯਾਤਰਾ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਤਾ ਹੈ। ਪਿਛਲੇ ਸਾਲ ਮੈਂ ਆਪਣੇ ਚਾਚਾ ਜੀ ਨਾਲ ਤਾਜ ਮਹਿਲ ਦੇਖਣ ਲਈ

ਆਗਰੇ ਲਈ ਚੱਲਣ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੀਆਂ ਪੁਸਤਕਾਂ ਅਤੇ ਕੁੱਝ ਕੱਪੜੇ ਇੱਕ ਸੂਟਕੇਸ ਵਿੱਚ ਪਾ ਲਏ।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 ਸਭ ਤੋਂ ਪਹਿਲਾਂ ਅਸੀਂ ਰਾਤ ਨੂੰ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ। ਰਾਤ ਪਈ ਤਾਂ ਅਸੀਂ ਤਾਜ ਮਹਿਲ ਦੇਖਣ ਲਈ ਚੱਲ ਪਏ। ਡੇਢ ਕੁ ਕਿਲੋਮੀਟਰ ਦਾ ਰਸਤਾ ਸੀ। ਮੈਨੂੰ ਸਾਹਮਣੇ ਤਾਜ ਮਹਿਲ ਦੀ ਸੁੰਦਰ ਇਮਾਰਤ

ਤਾਜ ਮਹਿਲ ਤੱਕ ਫੁਆਂਰੇ ਲੱਗੇ ਹੋਏ ਹਨ ਅਤੇ ਉਹਨਾ ਦੇ ਦੋਹੇਂ ਪਾਸੇ ਸੰਗਮਰਮਰ ਦੇ ਰਸਤੇ ਬਣੇ ਹੋਏ ਸਨ। ਬਹੁਤ ਸਾਰੇ ਯਾਤਰੀ ਬੈਂਚਾਂ ਉੱਤੇ ਬੈਠ ਕੇ ਤਾਜ ਮਹਿਲ ਦੀ ਸੁੰਦਰਤਾ ਦਾ ਆਨੰਦ ਮਾਣ ਰਹੇ ਸਨ। ਮੇਰੇ ਚਾਚਾ ਜੀ ਨੇ ਮੈਨੂੰ ਮੁਮਤਾਜ਼ ਮਹਿਲ ਅਤੇ ਸ਼ਾਹਜਹਾਂ ਦੀ ਕਬਰਾਂ ਦਿਖਾਈਆਂ। ਮੈਂ ਦੇਖਿਆ ਕਿ ਮੁਮਤਾਜ ਮਹਿਲ ਦੀ ਕਬਰ ਰੋਜ਼ੇ ਦੇ ਅੰਦਰ ਇੱਕ ਵੱਡੀ ਅੱਠ ਕੋਰਨੇ ਕਮਰੇ ਵਿੱਚ ਹੈ। ਇਸਦੇ ਨਾਲ ਹੀ ਬਾਦਸ਼ਾਹ ਸ਼ਾਹਜਹਾਂ ਦੀ ਕਬਰ ਵੀ ਹੈ। ਇਸ ਤਰ੍ਹਾਂ ਮੈ ਆਪਣੇ ਚਾਚਾ ਜੀ ਨਾਲ ਸਾਰਾ ਤਾਜ ਮਹਿਲ ਘੁੰਮਿਆ, ਮੈਂ ਦੇਖਿਆ ਕਿ

ਇਤਿਹਾਸਕ ਸਥਾਨਾਂ ਦੀ ਯਾਤਰਾ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਤਾ ਹੈ। ਪਿਛਲੇ ਸਾਲ ਮੈਂ ਆਪਣੇ ਚਾਚਾ ਜੀ ਨਾਲ ਤਾਜ ਮਹਿਲ ਦੇਖਣ ਲਈ

ਆਗਰੇ ਲਈ ਚੱਲਣ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੀਆਂ ਪੁਸਤਕਾਂ ਅਤੇ ਕੁੱਝ ਕੱਪੜੇ ਇੱਕ ਸੂਟਕੇਸ ਵਿੱਚ ਪਾ ਲਏ।

ਸਭ ਤੋਂ ਪਹਿਲਾਂ ਅਸੀਂ ਰਾਤ ਨੂੰ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ। ਰਾਤ ਪਈ ਤਾਂ ਅਸੀਂ ਤਾਜ ਮਹਿਲ ਦੇਖਣ ਲਈ ਚੱਲ ਪਏ। ਡੇਢ ਕੁ ਕਿਲੋਮੀਟਰ ਦਾ ਰਸਤਾ ਸੀ। ਮੈਨੂੰ ਸਾਹਮਣੇ ਤਾਜ ਮਹਿਲ ਦੀ ਸੁੰਦਰ ਇਮਾਰਤ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 ਤਾਜ ਮਹਿਲ ਨੂੰ ਦੇਖਣ ਲਈ ਬਹੁਤ ਸਾਰੇ ਯਾਤਰੀ ਵੀ ਆਏ ਹੋਏ ਸਨ। ਮੈਂ ਦੇਖਿਆਂ ਕਿ ਚਾਰੇ ਪਾਸੇ ਇੱਕ ਸੁੰਦਰ ਹਾਂਜੀ ਸਤਸਰੀਆਕਾਲ ਮੇਰਾ ਨਾਮ ਅਮਰਜੀਤ ਕੌਰ ਹੈ ਤੇ ਮੈਂ ਘੱਗਰ ਸ਼ਹਰ ਦੀ ਰਹਿਨ ਵਾਲੀ ਹਾਂ ਮੇਰੀ ਉਮਰ ਇੱਕੀ ਸਾਲ ਹੈ ਮੇਰਾ ਅੱਜ ਦਾ ਅਹ ਵਿਸ਼ਾ ਹੈ, ਸਵਾ ਜਾਗਰੂਕਤਾ ਸਵਾ ਜਾਗਰੂਕਤਾ, ਆਪਣੀ ਆਪ ਦੀ, ਹੀ ਸਹਿਤ, ਤੇ ਸਚੀ ਪਰਖ ਹੈ ਜੋ ਇਹ ਨਿਦਾ ਨਿਦਾਰਿਤ ਕਰਦੀ ਹੈ, ਤੁਸੀਂ ਅਸਲ ਚ ਕੋਨ ਹੋ, ਤੇ ਕੀ ਕਰਦੇ ਹੋ ਕਿਓਂ, ਕਿਓਂ ਕਰਦੇ ਹੋ? ਕਿਵੇਂ ਕਰਦੇ ਹੋ? ਤੇ ਇਸਦਾ ਦੂਜਿਆਂ ਤੇ ਕੀ ਪ੍ਰਭਾਵ ਪੇੰਦਾ ਹੈ? ਤੁਹਾਡੀਆਂ ਤਾਕਤਾਂ ਤੇ ਕੀ, ਕੀ ਹਨ? ਕੀ ਕਮਜੋਰੀਅਨ ਹਨ? ਇਨਾ ਸਾਰਾ ਸਾਰੇ ਸਾਵਲਾਂ ਦੇ ਜਵਾਬ, ਤੁਹਾਡੀ ਸਵੈ ਪਰਖ ਦਾ ਨਤੀਜਾ ਕਡ ਸਕਦੇ ਹਨ l ਪਿਆਰੇ ਵਿਅਕਤਿਓ, ਉਮਰ ਤੇ ਜ਼ਿੰਦਗੀ ਦਾ, ਜ਼ਿੰਦਗੀ ਦੇ, ਜਿਸ ਪੜਾਵ ਤੇ ਤੁਸੀ, ਇਸ ਇਸ ਸਮੇਂ ਵਿਚ, ਇਸ ਸਮੇ, ਉਸ ਪਢਾ ਤੇ ਸਵੈ ਜਾਗਰੂਕਤਾ ਵੱਡੇ ਅਵ ਗੁਣ ਦੀ, ਬੋਹੋਤ ਏਹਮਿਯਤ ਹੈ ਸਵੈ ਜਾਗਰੁਕਤਾ ਆਪਣੇ ਅੰਦਰ ਚਾਤ ਮਾਰ, ਮਾਰ ਸਕਨ ਦਾ ਚੇਤਨਾ ਹੈ ਜਿਸ ਦੀ, ਰੋਸ਼ਨੀ ਵਿਚ, ਤੁਸੀ ਅਪਨਾ, ਸੁਨੇਹਰਾ ਭਵਿਖ ਨਿਸ਼ਚਿਤ ਕਰ ਸਕਦੇ ਹੋ ਅਤੇ ਸਮਾਜ ਵਿਚ, ਇਕ ਸੰਪੂਰਨ ਸ਼ਕਸ਼ੀਅਤ ਵੀ ਬਣ ਸਕੇਦੇ ਹੋ ਸਵੈ ਜਾਗਰੂਕਤਾ ਤੁਹਾਨੁ ਗਲਤੀਆਂ ਕਰਨ ਤੋੰ ਨਾ ਰੋਕੇ ਪਰ ਪਰੰਤੁ ਤੁਹਾਦੀ ਗਲਤੀਆੰ ਤੋ ਬਹੁਤ ਕੁਝ ਸਿਖਨ ਦੀ, ਸਮਰਥਾ ਜ਼ਰੂਰ ਬਣਾਉਂਦੀ ਹੈ ਆਉ ਵਿਦਿਆਰਥੀਓੰ ਆਪਾ ਜਾਗਰੂਕਤਾ ਤੇ ਸੰਕਲਪ ਨੂੰ ਹੇਠਾਂ ਲਿਖੇ ਮਾਦੀਅਮ ਰਾਹੀਂ ਸਮਝਣ ਦਾ ਯਤਨ ਕਰੀਏ ਸਾਰੇ ਵਯਕਤੀ ਸਮ੍ਬਾਓ, ਸ੍ਮਾਜਿਕਲ ਤੇ ਕਿਰਿਆਤਮਕ ਰੂਪ ਵਿਚ ਆਪਣੇ ਆਪ ਨੂੰ ਸਮਝ ਤੇ ਵਿਹਾਰ ਕਰਦੇ ਹਨ, ਓਹੋ ਜ਼ਿੰਦਗੀ ਵਿਚ ਸਹੀ ਫੈਸਲੇ ਲੈਣ ਲਈ ਸਮਰਥ ਹੋ ਜਾਂਦੇ ਹਨ l ਅਖ ਆਓ ਕਿਵੇਂ ਹੋ ਮੇਰੇ ਬਚਿਓ, ਚਲੋ ਅੱਜ ਤੁਹਾਨੂੰ ਇਕ ਕਵਿਤਾ ਆਸਾ ਵਾਲੇ ਦੀਵੇ ਸੁਨਾਇਏ ਅਦਿਆਪਕ ਜੀ, ਕਵਿਤਾ ਨੂੰ ਗਾ ਕੇ ਸੁਨੋੰਦੇ ਹਨ ਹਿਮ੍ਮਤ ਹਿਮਤਾਂ ਦੀ ਨਾਲ, ਔਖੇ ਦੇ ਵਾਂਗੂ ਕਦੀ ਹੋਂਸਲੇ ਨਈ ਢਾਈ ਦੀ ਸਮੈ ਦੀ, ਨਵਜ਼ ਫਡ, ਪੱਲੇ ਬੰਨ, ਉਦਮਾਂ ਨੂੰ ਜ਼ਿੰਦਗੀ ਦੇ ਨੀਵੇ, ਉਚੇ ਨੀਵੇਂ, ਰਾਹੀਂ ਪੈਰ ਪਾਈਏ ਮਹਿੰਤਾਂ ਦੀ ਜਿਤ ਸਦਾ ਹੁੰਦੀ ਹੈ, ਜਗ ਉਤੇ ਮੰਜ਼ਿਲ ਦੇ ਚੰਦੇ ਨੇ ਚੁਲ ਚੁਲਾਈ ਦੇ ਕਰਨਾ ਜੇ, ਚਾਉਂਦੇ ਹੋ ਰੌਸ਼ਨ, ਰੋਸ਼ਨ ਭਵਿਖ ਤਾਹੀਂ, ਆਸਾਨ ਵਾਲੇ ਸਚੇ, ਸਚੇ ਦੀਵੇ ਨੇ ਜਗਾਈ ਦੇ ਏ ਕਵਿਤਾ ਦੇ ਕਵਿਤਾ ਵਿਸਤਾਰ ਨਾਲ ਸਮ ਸਮਝੌਦੇ ਹੋਇ, ਅਧਿਆਪਕ ਜਿੰਦਗੀ ਵਿੱਚ ਮਹਿਨਤ ਕਰ ਦੇ, ਹੋਏ ਨਿਸ਼ਾਨਾ ਮਿਤ ਦੀ ਮੰਜ਼ਿਲ ਪ੍ਰਾਪ ਕਰਨ ਦੀ ਗਲ ਕਰਦੇ ਹਨ ਇਸ ਦੁਰਾਨ ਘੰਟੀ ਵਜਦੀ ਹੈ ਜਸ਼ਨ ਕਵਿਤਾ ਬੋਹੋਤ ਵਦੀਆ ਸੀ ਤੇਨੁ ਵੀ ਗੌਰ ਕਰਨੀ ਚਾਹਦੀ ਹੈ ਪਰ paper paper ਬਹੂਤ ਨਦੇ ਹਨ ਤੂੰ ਮੇਹਨਤ ਕਰਿਆ ਕਰ ਓਹ ਬੀਬਾ ਸਾਨੂ ਨਹੀ ਲੋੜ ਪੜ੍ਹਨ ਦੀ ਆਪਾ ਕੇਹੜਾ ਅਫਸਰ ਲੱਗ ਜਾਣਾ ਹੈ ਬਾਪੂ ਸਦਾ ਨੀ ਬਾ ਪਾਸ ਪਾਸ ਕਰਾ ਹੀ ਦੇਨੀ ਹੈ ਪੋਹੋੰਚ ਬੋਹਤ ਹੈ ਸਾਡੀ ਕੁਝ ਸਮੇ ਬਾਦ paper ਹੋ ਜਾਂਦੇ ਜਸ਼ਨਪ੍ਰੀਤ ਦਾ ਪੇਪਰਾਂ ਵਿਚ ਨਕਲ ਦਾ ਕੇਸ ਬਣ ਜੰਦਾ ਹੈ l ਉਸਨੁ ਵਿਅਕਤੀ ਵੀ ਦਵਾਰੇ ਦਾਖਲਾ ਨਈ ਮਿਲਦਾ ਹੁਣ, ਓਹ ਉਦਾਸ ਉਦਾਸ ਰਹਿਨ ਲੱਗਾ ਪੈਂਦਾ ਜਸ਼ਨ ਤੇਨੁ ਪਤਾ ਲੱਗ ਗਿਆ, ਕੀ merit ਵਿਚ ਕੀ ਆਇਆ ਹੈ ਮੇਰੇ ਸਾਰੇ ਅਦਿਆਪਕ ਤੇ ਮੰਮੀ ਡੈਡੀ ਨੇ ਮੈਨੂੰ ਬੋਹੋਤ ਅਸੀਸਾਂ ਦਿੱਤੀਆਂ ਹੁਣ ਮੈਂ IPS ਅਫਸਰ ਬਨ, ਬਣਨ ਦਾ, ਸੁਪਨਾ ਪੂਰਾ ਕਰੁੰਗਾ ਅਫਸੋਸ ਵਿੱਚ ਸਿਰ ਮਾਰਦਾ ਹੋਇਆ l ਮੈਂ ਤਾਂ ਯਾਰਾ ਯਾਰਾ ਆਪਣਾ, ਸਬ ਕੁਜ ਹੀ ਗਵਾ ਲਿਆ, ਬੱਸ ਕੋਈ ਤੋਰ ਰੀ ਮਾਰ ਗਈ ਆਪ ਆਪਣੇ ਬਾਰੇ ਕੁਜ ਅਜੇਹਾ ਨਹੀ ਸੀ ਸੋਚਿਆ ਯਸ਼ਨ ਰੋ ਅਜੇਹਾ ਸੋਚਦਾ, ਸੋਚ ਰਿਹਾ ਹੁੰਦਾ ਹੈ, ਹੁਣ ਜੋ, ਹੁਣ ਵੀ ਅੱਗੇ ਬਾਰੇ ਸੋਚ ਕੇ, ਸੋਚ ਕੇ, ਬੜਾ ਦੁਖ ਹੁੰਦਾ ਹੈ l ਆਓ ਮਿਤ੍ਰ, ਸਵੇਰ ਦਾ ਭੁਲਿਆ ਤੇ ਸ਼ਾਮੀ, ਪਰਤ ਆਵੇ ਤਾਂ ਓਨੂੰ ਭੁਲਿਆ ਨਹੀ ਜਾਣ ਜਾਨਦੇ ਸਮਾਂ ਤਾਂ ਖਰਾਬ ਹੋਇਆ ਹੈ ਪਰ ਤੂੰ ਪਰ ਫੇਰ ਵੀ ਤੂੰ ਹੋਂਸਲਾ ਨਾ ਛੱਡ ਸਕੂਲ ਵਿਚ, ਵਿਦਿਆਰ੍ਥੀਆਂ ਦਾ ਜੀਵਨ, ਇਸ ਤਰਹ ਦਾ ਹੁੰਦਾ ਹੈ ਕੀ, ਆਪਣੀਆਂ ਸਤ ਆਪਣੇ ਸਾਥੀਆਂ ਦਾ ਸੇਹਤ, ਸੇਹਤ ਰੂਪ ਵਿਚ ਪਰ੍ਬਾਵ ਕਬੂਲ ਕਰਦੇ ਹਨ, ਜੋ ਨਾ ਨਾਰਾਤਮਕ, ਵੀ ਹੋ ਸਕਦਾ ਹੈ, ਤੇ ਸਕਾਰਾਤਮਕ ਵੀ ਹੋ ਸਕਦਾ ਹੈ ਇਹ ਪਾਠ ਦੀਆਂ ਕਿਰਿਅਤ੍ਮਤ ਬਚਨ ਸੰਗੀ ਸੰਗਤ ਸਮੂਹ ਵਿਚ ਇਕ ਦੂਸਰੇ ਦੀ ਪ੍ਰਬਾਵ੍ਸ਼ਾਲੀ ਅਹਗਵਾਯੀ ਨਾ ਕ੍ਰ੍ਵਾਓੰ ਦੇ, ਆਪਸੀ ਨਾਲ ਚੰਗੀ ਦਿਸ਼ਾ ਵਲ ਆ ਅਹ ਚਲਿਏ ਵਿਦਿਆਰਥੀਆਂ, ਵਿਦਿਆਰਥੀ ਆਪਣੇ, ਆਪਣੇ ਅਦਿਆਪਕ ਦੀ ਆਗਵਾਈ, ਦੇ ਦਿਤ ਸਮੂਹ ਵਿਚ ਕਰਨਗੇ sir ਇਹ ਕਿਵੇਂ, ਇਹ ਗਲ ਕਿਵੇਂ ਸਕੂਲ ਨਹੀ ਸੀ ਆਇਆ ਘਰ ਲੜਾਈ ਪੈ ਗਈ ਸੀ sir ਇਸਦੇ ਦੋਸਤ ਕੋਲ bullet ਹੈ, ਤੇ ਮੇਰੇ ਕੋਲ ਹੈ ਨਹੀ sir ਇਸਨੁ, ਅਸੀਂ ਤਾਂ ਬੜਾ ਹੀ ਸਮਝਾਇਆ ਕੀ, ਏਹੋ ਜੇਹੇ ਮੁੰਡੇ, ਚੰਗੇ ਦੋਸਤ ਨਹੀ ਹੁੰਦੇ ਜੇਹੜੇ ਕਿਸੇ ਦੇ ਮਨ ਤੇ ਬੋਝ ਪੈਦਾ ਕਰਦੇ ਨੇ ਕਿਸੇ ਦਾ ਮਨ ਪਰੇਸ਼ਾਨ ਕਰਦੇ ਨੇ ਉੰਜ ਵੀ ਪੜ੍ਹਨ ਲਈ motorcycle ਜਰੂਰੀ ਨਹੀ ਪਰ ਓਨ੍ਨਾ ਨੂੰ ਤੁਹਾਨੂ ਪਤਾ ਹੈ ਕੀ ਜਮਾਤ ਦੇ ਸਾਰੇ ਬਚੇ ਮਖੋਲ ਕਰਦੇ ਨੇ, ਓਏ ਛੋਟੂ ਤੂ ਕੱਲਿਆ ਤੇ ਹੋਰ ਤੂੰ ਕਾਲੀਆਂ ਕੁਝ ਨਹੀ, ਮੈਂ ਵੀ ਸ਼ੁਰੂ ਸ਼ੁਰੂ ਵਿਚ, ਬੜਾ ਗੁੱਸਾ ਕਰਦਾ ਸੀ ਪਰ ਜਦੋਂ ਤੂ ਪਿਛਲੇ ਸਾਲ ਮੇਨੂ

ਇੰਨਾ ਇੰਨਾ ਆਪਣੇ ਆਪ ਤੰਗ ਕਰਨੋ ਹਟ ਜਾਣਾ ਹੈ ਤੇਨੁ l ਮੈਂ ਤੁਹਾਡੀ ਗਲ, ਪੱਲੇ ਬਣ ਲਈ ਮੈਂ ਇੰਨਾ ਦੀ ਗਲ ਵੀ ਤੇ ਆਪ ਵਿਚ ਧਿਆਨ ਨੀ ਦਿੰਦਾ ਹੋਣਾ ਜਦੋ ਕੋਈ ਗਲ ਤੁਰਦੀ ਹੈ ਤਾਂ ਇਹ ਮੇਨੂ ਪਰੇਸ਼ਾਨ ਕਰਦੇ ਨੇ ਤਾਂ ਮੈ ਇੰਨਾ ਕੋਲ, ਉਠਣਾ ਬੈਠਨਾ ਹੀ ਛੱਡ ਦੇਵਾਂਗਾ ਮੰਨ ਮਨਿੰਦਰ ਬੇਟਾ ਇਹ ਵੀ, ਤੇਰੇ ਸਾਥੀ ਨੇ ਕਿੰਨੀਆਂ ਚੰਗੀਆਂ ਗੱਲਾਂ ਕਰਦੇ ਨੇ ਆਪਾਂ, ਓਹੀ ਆਵਾਜ਼ ਬਚਿਆਂ ਤੋ ਦੂਰ ਰਹਨਾ ਹੈ, ਤੇ ਇੰਨਾ ਨਾਲ ਮਿਲ ਕੇ ਰਹਨਾ ਹੈ ਚਲ ਬੇਟਾ, ਦੱਸ ਖਾ ਖਾ ਭੱਲਾ ਮਨਿੰਦਰ ਤੇਰੇ ਕਿੰਨੇ ਕੁ ਦੋਸਤ ਬੁੱਲਟ, ਮੋਟਰ ਸੈਕਲ ਚੱਕੀ ਫਿਰਦੇ ਨੇ ਪਰ ਮੇਨੂ ਤਾਂ ਬਚਪਨ ਤੋਂ ਹੀ ਪੋਲਿਓ ਹੋਇਆ ਏ ਤੇ ਮੈਂ ਅਹ tricycle ਤੇ, ਸਕੂਲ ਆਓਂਦਾ ਹਾਂ ਨਿੱਕੇ ਸਕੂਲ ਵਿਚ, ਕੁਝ ਮੇਨੂ ਬਚੇ, ਲੰਗੜਾ ਲੰਗੜਾ ਕਹ ਕੇ ਛੇੜਦੇ ਸੀ ਪਰ ਮੇਨੂ ਬੜਾ ਗੁੱਸਾ ਆਓਂਦਾ ਸੀ ਪੁਸ਼ਪਿੰਦਰ ਮੇਰੇ ਕੋਲ ਹੀ ਬੈਠਾ ਹੈ ਮੇਰਾ ਗਵਾਂਡੀ ਵੀ, ਪੁਸ਼ਪਿੰਦਰ ਮੈਨੂੰ ਕਹੰਦਾ ਹੈ, ਯਾਰ, ਇੰਨਾ ਦੀ ਬਹੁਤੀ ਚਿੰਤਾ ਨਾ ਕਰਿਆ ਕਰ ਇੰਨਾ ਤੇ, ਇੰਨਾ ਦਾ ਪਤਾ ਨਹੀ, ਕੀ ਬਣਨਾ ਹੈ ਪਰ ਤੂੰ ਤਾਂ, ਪੜ੍ਹਨ ਵਾਲਾ ਮੁੰਡਾ ਹੈਂ ਹਰ ਸਾਲ, first ਆਓਂਦਾ ਹੈ ਤਾਂ ਜੀ, ਵੇਸੇ ਵੀ, ਪੁਸ਼ਪਿੰਦਰ ਸਾਰੇ ਸਾਥੀਆਂ ਨਾਲੋਂ ਤਗੜਾ ਸੀ

ਮੇਰਾ tricycle ਹੀ ਪੁਸ਼ਪਿੰਦਰ ਰੇੜ੍ਹ ਕੇ, ਲੈ ਆਓਂਦਾ ਸੀ sir ਮੈਂ ਅੰਗ੍ਰੇਜੀ ਤੇ ਗਣਿਤ ਵਿਚ, ਥੋੜਾ ਕਮਜੋਰ ਸੀ ਪਰ

ਤ, ਤਾਂ ਇਹ ਮੇਰੇ ਨਾਲੋਂ ਵਦ ਮੇਹ੍ਸੂਸ ਕਰਦਾ ਸੀ ਫਿਰ ਇਸਨੇ ਮੇਨੂ ਅੰਗਰੇਜਾਂ ਤੇ ਗਣਿਤ ਸ਼ਾਮ ਦਾ ਪੜ੍ਹਾਉਣਾ ਸਖਾਇਆ sir ਜੀ ਹਾਨੀ ਤਾਂ ਮਾੜੇ ਮਿਲ੍ਜਾਂਗੇ, ਚੰਗੇ ਵੀ ਮਿਲ੍ਜਾਂਗੇ, ਪਰ ਇੰਨਾ, ਇਹ ਤਾਂ ਆਪ ਹੀ ਦੇਖਣਾ ਪੈਂਦਾ ਹੈ, ਚੰਗਾ ਕੋੰ ਹੈ ਤੇ ਬੁਰਾ ਕੋਣ ਸ਼ਰਾਬ ਠੀਕ ਕੇਹਾ ਬਚਿਓ ਬਚੇਓ ਸੇਹ ਸਮੂਹ ਦਾ ਪ੍ਰਭਾਵ ਤਾਂ peer pressure ਵੀ ਦੋ ਤਰਹ ਦੇ ਹੁੰਦੇ ਹਨ ਹਾਂ ਪਾਖੀ ਨਾ ਤੇ ਨਾ ਪਖੀ

ਵੱਡੀ ਗਲ ਨਹੀ ਕੋਈ, ਸਾਰੇ ਸਾਥੀ ਹੀ ਚੰਗੇ ਨੇ ਬੇਟਾ ਮਨਿੰਦਰ ਜਿੰਨਾ ਮੁੰਡਿਆਂ ਦੇ ਮਗਰ ਲਾਗ ਕੇ, ਤੁਸੀਂ ਆਪਣੇ ਮਾਪਿਆਂ ਨੂੰ ਪਰੇਸ਼ਾਨ ਕਰਦੇ ਹੋ, ਓਹੋ ਤੇ ਕਿੰਨੇ ਕੁ ਮੁੰਡੇ ਕਰਦੇ ਹੋਣਗੇ ਮਾਪੇ ਤੋਂ ਵਦ ਕੇ ਬਚਿਆਂ ਨੂੰ ਕੋੰ ਪਿਆਰ ਕਰਦਾ ਹੈ l ਤੁਸੀਂ ਇੰਨਾ ਦੋ ਚਾਰ ਮੁੰਡਿਆਂ ਦੇ ਪਿਛੇ ਲਗ ਕੇ ਮਾਪਿਆਂ ਨੂੰ ਮਾਪਿਆਂ ਨੂੰ ਪਰੇਸ਼ਾਨ ਨਹੀ ਕਰਨਾ l ਤੁਸੀਂ ਆਪਣੀ ਸੋਚ ਨਾਲ ਚਲਨਾ ਹੈ ਤੁਸੀਂ ਆਪ ਆਪਣੇ ਮਾਪਿਆਂ ਦਾ ਸਤਕਾਰ ਕਰਨਾ ਹੈ ਤੇ ਛੋਟਿਆਂ ਨੂੰ ਪਿਆਰ ਕਰਨਾ ਹੈ l

ਫੇਰ ਬੁਰੀ ਸੰਗਤ ਨਾਲੋ, ਬੰਦਾ ਇਹ ਕੱਲਾ ਹੀ ਚੰਗਾ ਹੈ ਬੁਰਾ, ਸਾਨੂ ਬੁਰੇ ਲੋਕਾਂ ਨਾਲ ਨਹੀ, ਚੰਗੇ ਲੋਕਾਂ ਨਾਲ ਰਹਨਾ ਚਾਹਿਦਾ ਹੈ ਤੇ ਕਦੀ ਵੀ ਬੁਰੇ ਕਾਮ ਨਹੀ ਕਰਨੇ ਚਾਹੀਦੇ ਚੰਗੀ ਸੋਚ ਵਾਲਾਂ ਨਾਲ ਮਿਲਣਾ ਵਰਤਣਾ ਚਾਹਿਦਾ ਹੈ ਤੇ ਚੰਗੇ ਕਮ ਹੀ ਕਰਨੇ ਚਾਹੀਦੇ ਹਨ ਧਨੀਵਾਦ l

hello ਅਨੀਤਾ ਜੀ ਹਾਂਜੀ ਹਰਜੀਤ ਜੀ ਕਿਵੇਂ ਓ ਬੱਸ ਵਧੀਆ ਕਿ ਦੱਸਾਂ ਅੱਜਕਲ ਤਾਂ ਸਹਿਤ down ਰਹਿੰਦੀ ਹੈ ਕਿਉਂ ਕਿਆ ਹੋਗਿਆ ਤੁਹਾਨੂੰ ਬੱਸ ਤੁਹਾਡੇ ਸਾਹਮਣੇ ਹੀ ਆ ਅੱਜਕਲ ਮੋਸਮ ਕੁੱਝ ਇੱਦਾਂ ਦਾ ਚੱਲਦਾ ਹੈ ਤੇ ਸਮਝ ਹੀ ਨੀ ਲੱਗਦੀ ਕਦੇ ਤਾਂ ਸਰੀਰ ਲੱਗਦਾ ਬਿਲਕੁਲ ਠੀਕ ਹੈ ਕਦੇ ਲੱਗਦਾ ਹੈ ਕੀ ਬੱਸ ਬੜਾ ਹੀ ਤੰਗ ਜਾ ਹੀ ਹੋਗਿਆ ਜਿਵੇਂ ਨਹੀਂ ਥੋਡੀ problem ਕਿ ਆ ਰਹੀ ਹੈ problem ਤਾਂ ਦੇਖੋ ਮੇਰੇ ਚ ਤਾਂ ਨਾ HB ਮੇਰਾ ਨਹੀਂ ਬੰਦਾ ਹੈਗਾ ਅਨੀਮੀਆ ਦੀ problem ਮੈਨੂੰ ਹੈਗੀ ਹੈ ਅਨੀਮੀਆ ਹੈ ਤਾਂ ਉਹਦੇ ਨਾਲ ਮੇਰਾ HB ਚੇ ਗ੍ਰਾਮ ਰਹੀ ਗਿਆ ਹੁਣ ਤੇ ਉਹਦੇ related ਮੇਰੀ ਸਹਿਤ ਜਿਆਦਾ ਹੀ down ਹੋਗੀ ਹੈ ਇਹ ਤੇ ਹੁਣ ਮੈਨੂੰ PGI ਜਾਣਾ ਪੈਂਦਾ ਹਰ ਹਫਤੇ ਜਾਣਾ ਪੈਂਦਾ ਹੈ ਤਾਂ ਕਾਫੀ ਦਿੱਕਤ ਆ ਜਾਂਦੀ ਜਦ HB body ਚ ਨਾ ਹੋਵੇ ਤਾਂ

ਖੜੀ ਹੋ ਜਾਵਾਂ ਤੇ ਬੈਠਿਆ ਨੀ ਜਾਂਦਾ ਬੈਠ ਜਾਵਾਂ ਤਾਂ ਖੜਾ ਨੀ ਹੋਇਆ ਜਾਂਦਾ

ਦੇਖੋ ਜੀ ਬਿਮਾਰੀ ਤਾਂ ਕੋਈ ਵੀ ਹੈ ਛੋਟੀ ਚਾਹੇ ਵੱਡੀ ਸ਼ਰੀਰ ਦੇ ਵਿੱਚ ਕੁਛ ਇਹ ਕੋਈ ਵੀ ਆ ਚਾਹੇ ਬੱਚਾ ਹੈ ਚਾਹੇ ਬਜੁਰਗ ਹੈ ਹਨਾ ਤਾਂ ਜਿਹਨੂੰ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਮੁਸ਼ਕਿਲ ਤਾਂ ਆਉਂਦੀ ਹੈ effect ਤਾਂ ਪੈਂਦਾ ਹੈ ਉਹਦੀ ਸਹਿਤ ਤੇ ਵੀ ਪਾਉਗਾ ਉਹਦੇ ਘਰ ਪਰਿਵਾਰ ਤੇ ਵੀ ਪਉਗਾ ਕੇ ਨਹੀਂ ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋ ਕਿੰਨੀ ਜਗ੍ਹਾ ਦਿਖਾ ਲਿਆ ਦਵਾਈ ਖਾਂਦੇ ਰਹੋ ਠੀਕ ਹੈ ਦਵਾਈ ਛੱਡ ਦੋ ਫੇਰ ਉਹੀ ਹਾਲ

ਸਿਵਿਲ ਚ ਵੀ ਦਿਖਾ ਲਿਆ private ਚ ਵੀ ਦਿਖਾ ਲਿਆ

ਬੱਸ ਜਿੱਥੇ ਵੀ ਦਿਖਾਲੋ ਦਵਾਈ ਖਾਂਦੇ ਤੱਕ ਠੀਕ ਹੈ

ਉੱਥੇ ਚੰਡੀਗੜ PGI ਜਾ ਕੇ ਦੇਖ ਲੈਣਾ ਸੀ

ਬਾਕੀ ਤਾਂ ਸਭ ਜਗ੍ਹਾ ਦਿਖਾ ਲਿਆ ਅੱਜਕਲ ਤਾਂ ਏਵੇਂ ਲਗਦਾ ਡਾਕਟਰਾਂ ਦੀ ਸਮਝ ਤੋਂ ਬਾਹਰ ਜਾ ਰਿਹਾ ਕੰਮ ਕਈ ਵਾਰੀ ਤਾਂ ਉਹ ਵੀ ਪਰੇਸ਼ਾਨ ਹੋ ਜਾਂਦੇ ਨੇ ਕਈ ਵਾਰੀ ਕਹਿੰਦੇ weakness ਕਰਕੇ ਹੁੰਦਾ ਨਹੀਂ PGI ਦੇ doctor ਹੈਗੇ ਨੇ ਹੈ ਤਾਂ ਉਹ ਮਾਹਿਰ ਨੇ ਇੱਕ ਤਰ੍ਹਾਂ ਦੇ ਉਹ search ਕਰਕੇ doctor ਬਣੇ ਹੋਏ ਨੇ ਕੋਈ ਡਿਗਰੀ ਉਹਨਾ ਨੇ ਪੈਸੇ ਦੇਕੇ ਨਹੀਂ ਲਈ ਹੋਈ PGI ਹਰ ਕੋਈ ਜਾਂਦਾ ਇੱਥੋਂ ਆਲੇ doctor ਵੀ ਪਹਿਲਾਂ ਤਾਂ ਦੇਖੋ test ਕਰੀ ਜਾਣਗੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਈ ਜਾਣਗੇ ਹਨਾ ਪਰ end ਤੇ ਜਾਕੇ ਜਦ ਇਹ ਦੇਖਦੇ ਆ ਹੁਣ ਸਾਡੀ ਗੱਲ ਕਿਸੇ ਵੀ ਬੱਸ ਤੋਂ ਬਾਹਰ ਹੀ ਜਾ ਰਿਹਾ ਸਾਰਾ ਕੰਮ ਕੇ patient ਠੀਕ ਹੁੰਦਾ ਨੀ ਫੇਰ ਉਹ end ਤੇ ਜਾਕੇ ਨਾ refer ਕਰ ਦਿੰਦੇ ਆ PGI ਹਨਾ ਨਹੀਂ madam ਮੈਂ test ਤਾਂ ਸਾਰੇ ਕਰਵਾਏ ਨੇ ਮੇਰੇ test ਠੀਕ ਆਏ ਨੇ ਬੱਸ ਥੋੜਾ HB ਘੱਟ ਹੈ

ਹਾਂ ਜਿਆਦਾ ਕਿਉਂ ਫੇਰ ਮਨ ਉੱਦਾਂ ਦਾ ਹੋ ਜਾਂਦਾ ਉਲਝਨਾ ਚ ਪਿਆ ਰਹਿੰਦਾ ਬੰਦਾ ਕੱਲਾ ਸੋਚੀ ਜਾਂਦਾ ਕੇ ਮੈਂ ਇੱਦਾਂ ਮੈਂ ਉੱਦਾਂ ਸੋਵੋ ਤਾਂ ਨੀਂਦ ਨੀ ਆਉਂਦੀ ਜਦੋ ਬੈਠੋ

ਡਾਕਟਰ ਕੋਲ ਜਾਓ ਤਾਂ ਗੋਲੀ ਪਾ ਦਿੰਦੇ ਨੇ ਵਿੱਚ ਉਹ ਖਾ ਕੇ ਵੈਸੇ naturally ਨੀਂਦ ਆ ਜਾਂਦੀ ਆ ਫੇਰ ਉਵੇਂ

ਦੇ ਵਿੱਚ ਵੀ ਕਈ ਤਰ੍ਹਾਂ ਦੇ salt ਹੁੰਦੇ ਕਈ ਕੁਛ mix ਕਰਦੇ ਆ ਇਹ

ਸੂਗਰ BP ਤੇ heart ਦੀ problem ਇਹ ਤਾਂ ਦੇਖੋ ਆਮ ਜਿਹੀਆਂ ਬਿਮਾਰੀਆਂ ਹੋ ਗਈਆਂ ਇਹਨਾ ਦਾ ਤਾਂ ਕੋਈ ਪਤਾ ਹੀ ਨੀ ਕਦੋਂ ਕਿਸੇ ਨੂੰ ਕੀ ਨਿੱਕਲ ਆਉਣਾ ਕੇ ਨਹੀਂ ਆਹ ਹੁਣ ਦੇਖੋ ਥੋੜੇ ਦਿਨ ਹੋਏ ਆ ਆਪਣੇ ਗੁਆਂਢ ਦੇ ਵਿੱਚ ਠੀਕ ਠਾਕ ਸਨ uncle ਕੁੱਛ ਵੀ ਨੀ ਬਿਲਕੁਲ normal ਸਨ ਕੋਈ ਸੂਗਰ ਨੀ ਕੋਈ BP ਨੀ ਦੇਖੋ ਰਾਤ ਸੁੱਤੇ attack ਆਇਆ ਸਵੇਰੇ ਕਿ ਹੈ ਜੀ uncle pure ਹੋਗੇ ਇੱਦਾਂ ਦੀਆਂ ਤੇ ਅੱਜਕਲ ਸਹਿਤਾਂ ਸਭ ਦੀਆਂ ਹੋਰ ਜੇ ਫੇਰ ਕਈ ਕਹਿੰਦੇ ਨੇ ਜੇ ਸੁਤਾ ਹੈ ਤਾਂ ਸੁੱਤਾ ਹੀ ਰਹੀ ਜਾਂਦਾ attack ਆ ਗਿਆ ਗੁੰਮ attack ਆ ਗਿਆ silent attack ਨੇ ਨਾ ਜਿਹੜੇ ਅੱਜਕਲ tension ਤੋਂ doctor ਦਾ ਇਹੀ ਹੈ ਕੇ tension ਤੋਂ ਹੋ ਰਿਹਾ ਕੁਛ ਆਪਣਾ ਖਾਣਾ ਪੀਣਾ ਸਹੀ ਨੀ

time ਨੀ ਹੈਗਾ ਆਪਣੇ ਵਾਸਤੇ time ਨੀ ਪੈਸਾ ਕਮਾਉਣ ਲਈ ਹਰ ਕੋਈ time ਕੱਡ ਰਿਹਾ ਪਰ ਆਪਣੀ ਸਹਿਤ ਸੰਭਾਲਨ ਵਾਸਤੇ ਪੈਸਾ ਨੀ ਖਰਚ ਕੇ ਰਾਜ਼ੀ or ਕੋਈ time ਕੱਡ ਕੇ ਰਾਜ਼ੀ ਨੀ ਰੋਟੀ ਖਾਲੋ ਕੋਈ ਨੀ ਚਲੋ ਠੇਰ ਕੇ ਖਾਲਾਂਗੇ ਪਹਿਲੇ ਆ ਕੰਮ ਪਿਆ ਪਹਿਲੇ ਆਹ ਕਰ ਲਈਏ

ਇਹ ਤਾਂ main effect ਪੈਂਦਾ ਹੀ ਤਾਂ ਰੋਗ ਲੱਗਦੇ ਹੀ ਇਸ ਗੱਲ ਤੋਂ ਨੇ ਕੇ ਜਿਹੜਾ ਆਪਾਂ ਸ਼ੁਰੂ ਤੋਂ ਹੀ ਅਣਗਹਿਲੀ ਵਰਤ ਜਾਂਦੇ ਆ ਹੁੰਦਾ ਤਾਂ ਥੋੜਾ ਥੋੜਾ ਪਹਿਲਾਂ ਆਪਾਂ ਮਹਿਸੂਸ ਨੀ ਕਰਦੇ ਜਦ ਉਹ ਜਿਆਦਾ ਵਧ ਜਾਂਦਾ